ਇਕ ਦੁਕਾਨ ਹੈਗੀ ਦੁਕਾਨ ਦੇ ਅੰਦਰ ਇੱਕ ਸਿਲਾਈ ਮਸ਼ੀਨ ਰੱਖੀ ਹੋਈ ਹ ਬਹੁਤ ਸਾਰੇ ਕੱਪੜੇ ਵੀ ਇੱਥੇ ਰੱਖੇ ਹੋਏ ਆ।

ਸੱਤ ਅੱਠ ਪੰਜ ਜ਼ੀਰੋ ਜੀਰੋ ਦੋ।

ਗੋਬੀ ਵੀ ਲੱਗੀ ਹੋਈ ਹੈ ਤੇ ਮਟਰ ਵੀ ਰੱਖਿਆ ਹੋਇਆ ਤੇ ਤੋੜੀਆਂ ਵੀ ਲੱਗੀਆਂ ਹੋਈਆਂ।

ਕੂਲਰ ਵੀ ਲੱਗਿਆ ਹੋਇਆ ਇੱਥੇ ਤਾਰਾ ਵਗੈਰਾ ਵੀ ਬਹੁਤ ਸਾਰੇ ਲੱਗੀਆਂ ਹੋਈਆਂ ਇੱਕ ਬੰਦਾ ਇਥੇ ਖੜਾ ਵੀ ਹੈਗਾ।

ਇੱਕ ਰੋਡ ਹੈਗਾ ਰੋਡ ਦੇ ਉੱਤੇ ਦੋ ਗੱਡੀਆਂ ਲੱਗੀਆਂ ਹੋਈਆਂ ਬਹੁਤ ਸਾਰੇ ਘਰ ਜਿੱਥੇ ਬਣੇ ਹੋਏ ਐ ਗੱਡੀਆਂ ਦੇ ਕੋਲ ਦੋ ਬੰਦੇ ਖੜੇ ਆ ਇੱਕ ਜਨਾਨੀ ਵੀ ਇੱਥੇ ਖੜੀ ਹੈਗੀ ਹੈ।

ਬੈਂਚ ਵੀ ਲੱਗੇ ਹੋਏ ਆ ਬੈਂਚ ਉਤੇ ਲੈਪਟਾਪ ਰੱਖਿਆ ਹੋਇਆ ਕੁਰਸੀਆਂ ਵੀ ਲੱਗੀਆਂ ਹੋਈਆਂ ਇਥੇ।

ਬੁਲੇਟ ਦੀ ਟੈਂਕੀਆਂ ਭੀ ਲੱਗੀਆਂ ਹੋਈਐਂ ਇੱਥੇ ਬਹੁਤ ਸਾਰੀਆਂ ਟੇਬਲ ਉੱਤੇ ਹੈਲਮਟ ਪਏ ਹੋਏ ਐ ਏ_ਸੀ ਵੀ ਲੱਗਿਆ ਹੋਇਐ।

ਤੇ ਇੱਕ ਬੋਰਡ ਲੱਗਿਆ ਹੋਇਆ ਇੱਥੇ ਲਿੱਖਿਆ ਪਠਾਨਕੋਟ ਦਾ ਮਸ਼ਹੂਰ ਹੋਲਸੇਲ ਕਾਇਟ ਸਟੋਰ ।

ਇਹ ਇਕ ਮੋਲ ਹੈਗਾ ਜਿਸਦਾ ਨਾਮ ਹੈ ਵਿਸ਼ਾਲ ਮੇਗਾ ਮੋਟ ।

ਬਹੁਤ ਸਾਰੇ ਕੱਪੜੇ ਵੀ ਲੱਗੇ ਹੋਏ ਹੈਂ ਇੱਸ ਦੇ ਅੰਦਰ ਕੈਮਰਾ ਵੀ ਲੱਗਿਆ ਹੋਇਆ ਇੱਥੇ ਕੰਧ ਤੇ ਲਿੱਖਿਆ ਹੈ ਸਟੋਰ ਟਾਈਮਿੰਗ ਦੱਸ ਐ ਐਮ ।

ਬਹੁਤ ਸਾਰੇ ਘਰ ਬਣੇ ਹੋਏ ਐ ਬੂਟੀ ਵਿਗੈਰਾ ਵੀ ਇੱਥੇ ਲੱਗੇ ਹੋਏ ਐ ਬਹੁਤ ਸਾਰੇ।

ਇੱਥੇ ਇੱਕ ਮੇਲਾ ਲੱਗਿਆ ਹਾਇਆ ਹੈ ਮੇਲੇ ਦੇ ਵਿੱਚ ਬਹੁਤ ਸਾਰੇ ਲੋਕ ਘੁੰਮ ਰਹੇ ਹੈਂ।

ਗੱਡੀਆਂ ਵੀ ਲੱਗਿਆਂ ਹੋਈਆਂ ਚਿੱਟੇ ਰੰਗ ਦਿਆਂ ਬਹੁਤ ਸਾਰੀਆਂ ਬਾਇਕਾਂ ਲੱਗੀਆਂ ਹੋਈਆਂ ਅਤੇ ਕਾਲੇ ਰੰਗ ਦੀ ਵੀ ਇੱਕ ਗੱਡੀ ਲੱਗੀ ਹੋਈ ਹੈ।

ਇਹ ਇੱਕ ਸਕੂਲ ਹੈਗੈ ਸਕੂਲ ਦੇ ਅੰਦਰ ਬਹੁਤ ਸਾਰੇ ਗਮਲੇ ਪਏ ਹੋਏ ਐ ਰੰਗ ਪਿਰੰਗੇ

ਇਹ ਇੱਕ ਕਿਤਾਬਾਂ ਦੀ ਦੁਕਾਨ ਹਿਗੀ ਹੈ ਜਿੱਥੇ ਬਹੁਤ ਸਾਰੇ ਕਿਤਾਬਾਂ ਲੱਗੀਆਂ ਹੋਈਆਂ ਨੇਂ।